ਸਤਿ ਸ਼੍ਰੀ ਅਕਾਲ ਮੈਂ ਆਪਣੀ ਕਹਾਣੀ ਅੱਗੇ ਸ਼ੁਰੂ ਕਰਨ ਲੱਗਾ ਹਾਂ, ਵਿਅਕਤੀ ਨੂੰ ਅਨੁਸਾਸ਼ਨ ਵਿੱਚ ਰਹਿਣ ਲਈ ਵੀ ਖੇਡ ਸਮੂਹ ਵਿਅਕਤੀ ਉੱਤੇ ਦਬਾਅ ਪਾਉਂਦਾ ਹੈ। ਹਰੇਕ ਖੇਡ ਦੇ ਕੁੱਝ ਨਿਯਮ ਹੁੰਦੇ ਹਨ ਅਤੇ ਜਦੋਂ ਉਹ ਖੇਡ ਸਮੂਹ ਵਿੱਚ ਖੇਡ ਖੇਡਦਾ ਹੈ ਤਾਂ ਉਦਾਂ ਨਿਯਮਾਂ ਅਨੁਸਾਰ ਹੀ ਖੇਡ ਖੇਡਣੀ ਪੈਂਦੀ ਹੈ। ਇਸ ਤਰ੍ਹਾਂ ਬੱਚੇ ਵਿੱਚ ਨਿਯਮਾਂ ਨੂੰ ਮੰਨਣ ਦੇ ਅਨੁਸਾਸ਼ਨ ਵਿੱਚ ਰਹਿਣਾ ਆ ਜਾਂਦਾ ਹੈ। ਖੇਡ ਖੇਡਦੇ ਸਮੇਂ ਉਹਨਾ ਨੂੰ ਆਪਣੀ ਕੈਪਟਨ ਦੀ ਗੱਲ ਮੰਨਣੀ ਪੈਂਦੀ ਹੈ। ਕੋਈ ਵੀ ਬੱਚਾ ਆਪਣੇ ਮਰਜ਼ੀ ਨਾਲ ਨਹੀਂ ਖੇਡਦਾ, ਉਹ ਹਮੇਸ਼ਾ ਜਿੱਤਣ ਲਈ ਖੇਡਦੇ ਹਨ, ਜਿਸ ਨਾਲ ਉਹਨਾ ਵਿੱਚ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਖੇਡ ਸਮੂਹ ਵਿੱਚ ਵੀ ਵਿਅਕਤੀ ਅਨੁਸਾਸ਼ਨ ਵਿੱਚ ਰਹਿਣ ਅਤੇ ਦੂਜੇ ਨਾਲ ਕਰਨਾ ਸਿੱਖ ਜਾਂਦੇ ਹਨ। ਖੇਡ ਸਮੂਹ ਵਿੱਚ ਵੀ ਬੱਚੇ ਭਾਈਚਾਰੇ ਅਤੇ ਸਹਿਣਸ਼ੀਲਤਾ ਵਗੈਰਾ ਵਿਕਸਿਤ ਹੁੰਦੇ ਹਨ। ਖੇਡ ਸਮੂਹਾਂ ਵਿੱਚ ਕਈ ਵਾਰ ਆਪਣੀ ਆਪਣੀ ਇੱਛਾ ਲੁਕਾਉਣੀ ਪੈਂਦੀ ਹੈ। ਇਸ ਕਾਰਨ ਉਸ ਵਿੱਚ ਸਹਿਣਸ਼ੀਲਤਾ ਦੀ ਭਾਵਨਾ ਆ ਜਾਂਦੀ ਹੈ।

ਹਿੱਤਾਂ ਨੂੰ ਛੱਡਕੇ ਸਮਾਜ ਦੇ ਹਿੱਤਾਂ ਵੱਲ ਜ਼ਿਆਦਾ ਧਿਆਨ ਦਿੰਦਾ ਹੈ। ਕਈ ਵਾਰੀ ਉਹ ਬਿਮਾਰ ਪੈ ਜਾਦਾ ਹੈ, ਪਰ ਖੇਡ ਸਮੂਹਾਂ ਵਿੱਚ ਹੋਣ ਨਾਲ ਬਿਮਾਰੀ ਵੀ ਦੂਰ ਹੋ ਜਾਂਦੀ ਹੈ। ਇਸ ਤਰ੍ਹਾਂ ਅਸੀ ਕਹਿ ਸਕਦੇ ਹਾਂ ਕਿ ਖੇਡ ਮਾਹੌ਼ਲ ਇੱਕ ਸਮਾਜਿਕ ਸਾਧਾਰਨ ਹੁੰਦਾ ਹੈ। ਸ਼ਬਦ- ਲੋਕ ਰਾਏ ਦਾ ਅਰਥ ਹੈ ਲੋਕਾਂ ਦੀ ਰਾਏ ਜਾਂ ਲੋਕਾਂ ਦੀ ਸਲਾਹ, ਲੋਕ ਰਾਏ ਨੂੰ ਸਮਾਜਾਂ ਦੇ ਅਨੁਸਾਰ ਸਮਾਜਾਂ ਵਿੱਚ ਸਾਮਾਜਿਕ ਨਿਯਮਾਂ ਦਾ ਬਹੁਤ ਹੀ ਮਹੱਤਵਪੂਰਨ ਸਾਧਨ ਮੰਨਿਆ ਗਿਆ ਹੈ੍। ਲੋਕ ਰਾਏ ਕਿਸੇ ਵੀ ਖੇਤਰ ਨਾਲ ਸੰਬੰਧਿਤ ਹੋ ਸਕਦੇ ਹਨ। ਹਰੇਕ ਵਿਅਕਤੀ ਦਾ ਆਪਣੀਆਂ ਸ਼ੁਸ਼ੀਲਤਾ ਨੂੰ ਹੱਲ ਕਰਨ ਦਾ ਸਮਾਜ ਵਿੱਚ ਵੱਖਰਾ ਵੱਖਰਾ ਦ੍ਰਿਸ਼ ਹੁੰਦਾ ਹੈ। ਇਸੇ ਕਾਰਨ ਹਰੇਕ ਵਿਅਕਤੀ ਆਪਣੇ ਵਿਚਾਰਾਂ ਨੂੰ ਰਹਿਣ ਦਿੰਦਾ ਹੈ। ਲੋਕ ਰਾਏ ਵਿੱਚ ਅਜਿਹਾ ਦਬਾਅ ਪਾਉਣ ਦੀ ਸ਼ਕਤੀ ਹੁੰਦੀ ਹੈ ਕਿ ਇਹ ਸਮੂਹਾਂ ਵਿੱਚ ਹੋ ਰਹੇ ਗਲਤ ਤੋਂ ਗਲਤ ਕੰਮ ਨੂੰ ਦਬਾ ਦਿੰਦਾ ਹੈ। ਲੋਕ ਦੇ ਵਿਹਾਰਾਂ ਉੱਤੇ ਨਿਯੰਤਰਣ- ਕਰਨ ਲਈ ਉਸ ਅਤੇ ਲੋਕਾਂ ਵਿੱਚ ਆਪਸੀ ਸੰਬੰਧ ਸਾਬਿਤ ਕਰਨ ਵਿੱਚ ਲੋਕ ਮੱਤਬਖਸ਼ ਹੀ ਮਹੱਤਵਪੂਰਨ ਸਾਧਨ ਹੁੰਦੇ ਹੈ। ਲੋਕ ਆਧੁਨਿਕ ਸਮੇਂ ਵਿੱਚ ਲੋਕਮੱਤ ਨਾਲ ਇੱਕ ਦੂਜੇ ਉੱਤੇ ਨਿਯੰਤਰਣ ਰੱਖਦੇ ਹਨ। ਪ੍ਰਾਚੀਨ ਸਮੇਂ ਵਿੱਚ ਲੋਕ ਬਣਤਰ ਮਿਲਦੀ ਸੀ। ਪਰ ਆਧੁਨਿਕ ਸਮਾਜਾਂ ਦੇ ਹੋਣ ਕਰਕੇ ਇਹ ਪ੍ਰਤੱਖ ਰੂਪ ਵਿੱਚ ਨਹੀਂ ਮਿਲਦੀ ਹੈ। ਇਸੇ ਕਾਰਨ ਹੀ ਆਧੁਨਿਕ ਸਮਾਜਾਂ ਵਿੱਚ ਲੋਕ ਲੋਕਾਂ ਰਾਹੀਂ ਵਿੱਚ ਰੂਪ ਨਾਲ ਪਾਗਲ ਹਨ। ਪ੍ਰਾਚੀਨ ਅਤੇ ਆਧੁਨਿਕ ਸਮਾਜਾਂ ਵਿੱਚ ਲੋਕ ਰਾਏ ਸਮਾਜਿਕ ਨਿਯੰਤਰਣ ਦਾ ਮੁੱਖ ਸਾਧਨ ਲੋਕ ਰਾਏ ਦੇ ਹਰੇਕ ਪ੍ਰਕਾਰ ਦੇ ਸਮਾਜ ਵਿੱਚ ਲੋਕ ਦੇ ਵਿਵਹਾਰਾਂ ਨੂੰ ਰੱਖਣ ਵਿੱਚ ਆਪਣਾ ਯੋਗਦਾਨ ਦਿੱਤਾ ਗਿਆ ਹੈ। ਲੋਕ ਸਮਾਜ ਵਿੱਚ ਰਹਿੰਦੇ ਹਨ ਅਤੇ

ਪਸੰਦ ਨਹੀਂ ਕਰਦਾ। ਜੇਕਰ ਕਿਸੇ ਦੇ ਨਾਂ ਦੇ ਨਾਲ ਇਹ ਚੱਲ ਪੈਂਦਾ ਹੈ, ਉਸਨੂੰ ਨਫਰਤ ਦੇ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਹਨ। ਸਮਾਜ ਦਾ ਕੋਈ ਵੀ ਹਿੱਸਾ ਲੋਕ ਰਾਏ ਦੇ ਆਦਤ ਨਾਲ ਵਿੱਚ ਅਤੇ ਸਮਾਜ ਵਿੱਚ ਜੇਕਰ ਕੋਈ ਵਿਅਕਤੀ ਲੋਕ ਰਾਏ ਦੀ ਵਿਰੋਧਤਾ ਕਰਦਾ ਸੀ ਤਾਂ ਉਸਨੂੰ ਸਮਾਜ ਤੋਂ ਬਾਹਰ ਕੱਢ ਦਿੱਤਾ ਜਾਂਦਾ ਸੀ ਅਤੇ ਉਹ ਕਾਰਨ ਸੀ ਕਿ ਲੋਕ ਗਲਤ ਕੰਮ ਕਰਨ ਤੋਂ ਡਰਦੇ ਸਨ ਅਤੇ

ਲੋਕ ਰਾਏ ਲੋਕਾਂ ਵਿੱਚ ਚੇਤਨਤਾ ਪੈਦਾ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਲੋਕ ਰਾਏ ਕਰਨ ਵੀ ਲੋਕਾਂ ਦੀਆਂ ਵੱਡੀਆਂ ਵੱਡੀਆਂ ਸਮੱਸਿਆਵਾਂ ਹੱਲ ਹੋ ਜਾਂਦੀਆ ਅਤੇ ਸਮਾਜ ਦੇ ਵੱਡੇ ਵੱਡੇ ਨਸਲੀ ਹੱਲ ਹੋ ਜਾਂਦੇ ਹਨ। ਲੋਕ ਰਾਏ ਨਾਲ ਲੋਕਾਂ ਵਿੱਚ ਚੇਤਨਤਾ ਪੈਦਾ ਹੁੰਦੀ ਹੈ। ਅਤੇ ਉਹ ਹਰੇਕ ਕੰਮ ਨੂੰ ਚੰਗੀ ਤਰ੍ਹਾਂ ਸੋਚ ਵਿਚਾਰ ਕਰਕੇ ਕਰਨਾ ਲੈਂਦਾ ਹੈ ਅਤੇ ਆਪਣੇ ਵਿਵਹਾਰ ਨੂੰ ਲੋਕ ਰਾਏ ਦੇ ਅਨੁਸਾਰ ਜਾਨਣ ਲਈ ਮਜ਼ਬੂਰ ਹੋ ਜਾਂਦਾ ਹੈ।

ਵਿਵਹਾਰ ਦੇ ਤਰੀਕੇ ਨਾਲ ਸਮਰਪਿਤ ਹੁੰਦੇ ਹਨ ਅਤੇ ਇਹ ਸਮਾਜਿਕ ਨਿਯੰਤਰਣ ਦੇ ਗੈਰ ਰਸਮੀ ਸਾਧਨਾਂ ਵਿੱਚ ਇੱਕ ਹੱਲ ਇਹ ਮਨੁੱਖ ਦੇ ਸਮਾਜਿਕ ਜੀਵਨ ਦੇ ਹਰੇਕ ਪੱਖ ਨੂੰ ਕਰਦੇ ਹਨ। ਵੱਖ ਵੱਖ ਸਮਾਜਾਂ ਵਿੱਚ ਵੱਖ ਵੱਖ ਲੋਕ ਰੀਤੀਆਂ ਹੁੰਦੀਆ ਹਨ। ਪੁਰਾਣੇ ਸਮੇਂ ਵਿੱਚ ਮਨੁੱਖ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਕੁੱਝ ਤਰੀਕੇ ਅਪਣਾ ਲੈਂਦਾ ਹੈ। ਹੌੌਲੀ ਹੌਲੀ ਇਹ ਤਰੀਕੇ ਲੋਕ ਰੀਤਾਂ ਬਣਾ ਗਏ। ਕਿਸੇ ਵੀ ਸਮਾਜ ਦੀਆਂ ਦਰਦਾਂ ਕੀਮਤਾਂ ਸਮਾਜਿਕ ਕ੍ਰੋਧਿਤ ਅਵਸਥਾ ਬਾਰੇ ਲੋਕ ਰੀਤ ਤੋਂ ਹੀ ਪਤਾ ਚੱਲਦਾ ਹੈ। ਲੋਕ ਰੀਤਾਂ ਮਨੁੱਖ ਦੀਆਂ ਜ਼ਰੂਰਤਾਂ ਵੱਲ ਤਰੀਕਿਆਂ ਨਾਲ ਸੰਬੰਧਿਤ ਹੁੰਦੇ ਹਨ। ਜਦੋਂ ਮਨੁੱਖ ਵੱਲੋਂ ਆਪਣੇ ਜ਼ਰੂਰਤ ਪੂਰੀ ਕਰਨ ਲਈ ਅਪਣਾਏ ਗਏ ਤਰੀਕੇ ਨੂੰ ਸਮਾਜ ਸਵੀਕਾਰ ਕਰ ਲੈਂਦਾ ਹੈ ਤਾਂ ਉਹ ਤਰੀਕਾ ਲੋਕ ਰੀਤਾਂ ਬਣ ਜਾਂਦਾ ਹੈ। ਕਿਸੇ ਵੀ ਸਮਾਜ ਵਿੱਚ ਰੀਤਾਂ ਜਣਨ ਤੋਂ ਹੀ

ਇਹ ਸਾਡੇ ਰਿਸ਼ਤਿਆਂ ਦੇ ਜੀਵਨ ਨੂੰ ਨਿਯੰਤਰਿਤ ਕਰਦਾ ਹੈ ਅਤੇ ਇਹ ਬਹੁਤ ਜ਼ਿਆਦਾ ਗਿਣਤੀ ਵਿੱਚ ਹੁੰਦੀਆਂ ਹਨ। ਇਹ ਪੀੜੀ ਦਰ ਪੀੜੀ ਪਲਦੀਆਂ ਰਹਿੰਦੀਆਂ ਹਨ। ਹਰੇਕ ਸਮਾਜ ਦੀਆ ਲੋਕ ਰੀਤੀਆਂ ਦੂਜੇ ਸਮਾਜ ਦੀਆਂ ਲੋਕ ਰੀਤੀਆਂ ਤੋਂ ਵੱਖ ਹੁੰਦੀਆਂ ਹਨ। ਜਿਉਂ ਜਿਉਂ ਸਮਾਜ ਵਿੱਚ ਬਦਲਾਅ ਆਉਂਦਾ ਹੈ ਇਸ ਤਰ੍ਹਾਂ ਰੀਤਾਂ ਵਿੱਚ ਵੀ ਬਦਲਾਅ ਆਉਂਦਾ ਰਹਿੰਦਾ ਹੈ। ਕੁੱਝ ਲੋਕ ਰੀਤਾਂ ਬਹੁਤ ਤਾਕਤਵਰ ਹੁੰਦੀਆਂ ਹਨ ਅਤੇ ਕੁੱਝ ਘੱਟ ਤਾਕਤਵਰ। ਸਮਾਜਿਕ ਨਿਯੰਤਰਣ ਦੇ ਗੈਰ ਰਸਮੀ ਸਾਧਨ ਹੁੰਦੇ, ਲੋਕ ਵਿੱਚ ਇਹ ਬਹੁਤ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਲੋਕ ਰੀਤਾਂ ਵਿਅਕਤੀ ਦੇ ਜੀਵਨ ਦੇ ਹਰੇਕ ਹਿੱਸੇ ਨਾਲ ਸੰਬੰਧਿਤ ਹੁੰਦੀਆਂ ਹਨ। ਜਿਸ ਕਰਕੇ ਇਹ ਵਿਅਕਤੀ ਦਾ ਸਮਾਜੀਕਰਨ ਕਰਦੀਆਂ ਹਨ। ਮਨੁੱਖ ਲੋਕ ਰੀਤਾਂ

ਰਹਿਣ ਦੇ ਢੰਗ ਦਾ ਪਤਾ ਚੱਲ ਜਾਂਦਾ ਹੈ। ਹਰੇਕ ਵਿਅਕਤੀ ਐਨਾ ਫੜਾਉਂਦਾ ਹੈ ਕਿ ਉਹ ਲੋਕ ਰੀਤਾਂ ਨੂੰ ਸਾਹਮਣੇ ਰੱਖ ਕੇ ਨਿਭਾਉਂਦਾ ਹੈ।

ਦਿਸ਼ਾ ਪ੍ਰਾਪਤ ਕਰਦੀਆਂ ਹਨ। ਜਦੋਂ ਤੱਕ ਮਨੁੱਖ ਨੂੰ ਮੁਸ਼ਕਿਲ ਵਿੱਚ ਨਿਕਲਣ ਦਾ ਸਹੀ ਤਰੀਕਾ ਪਤਾ ਪੁੱਛੇ ਹੋਵੇ ਤਾਂ ਉਸ ਦੀਆਂ ਮੁਸ਼ਕਿਲਾਂ ਬਹਾਲ ਨਹੀਂ ਹੋ ਸਕਦੀਆਂ। ਇਸ ਤਰ੍ਹਾਂ ਲੋਕ ਰੀਤਾਂ ਦੇ ਨਿਯੰਤਰਣ ਦੇ ਮਨੁੱਖ ਦੇ ਵਿਵਹਾਰ ਦੇ ਸਮਾਜ ਸਵੀਕਾਰ ਕਰਕੇ ਵਿੱਚ ਬਦਲਿਆ ਜਾਂਦਾ ਹੈ। ਸਤਿ ਸ਼੍ਰੀ ਅਕਾਲ । ਮੇਰਾ ਨਾਮ ਕਿਰਨ ਚੌਧਰੀ ਹੈ ਤੇ ਮੈ ਪੰਜਾਬ ਤੋਂ ਈ belong ਕਰਦੀ ਹਾਂ ਠੀਕ ਹੈ ਜੀ ਇਥੇ ਈ ਮੇਰੀ ਪੜ੍ਹਾਈ ਪੂਰੀ ਹੋਈ ਹੈ ਜੀ ਸਰਕਾਰੀ government school ਤੋਂ ਠੀਕ ਏ ਜੀ ਤੇ ਮੇਰੇ ਪਰਿਵਾਰ ਚ ਅਸੀ ਪੰਜ ਮੈਂ ਮੈ ਮੇਰੇ husband ਤੇ ਮੇਰੇ ਸੱਸ, ਸੌਹਰੇ ਮੇਰੇ ਦਿਓਰ ਹੈਗੇ ਏ ਜੀ ਠੀਕ ਏ ਜੀ ਤੇ ਕੀ ਕਹਿੰਨੇ ਆ, ਜਿਹੜੇ ਸਾਡੀ family ਏ ਉਹ ਕਿਸਾਨ family ਤੋਂ belong ਕਰਦੀ ਹਾਂ ਜੀ ਮੈ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 ਬਾਕੀ ਜੀ ਜਿਹੜੇ ਮੇਰੇ ਹੱਸ ਜਿਹੜੇ ਮੇਰੇ ਪਤੀ ਏ ਉਹ bank ਚ ਠੀਕ ਏ ਜੀ ਤੇ ਮੈ ਤੁਹਾਨੂੰ ਆਪਣੇ ਬਾਰੇ ਇੰਨਾ ਈ ਦੱਸਣਾ ਚਾਵਾਂਗੀ ਅੱਗੇ ਮੈ ਤੁਹਾਨੂੰ ਪਰਿਵਾਰ ਦੇ ਕੰਮਾਂ ਬਾਰੇ ਦੱਸਣਾ ਚਾਵਾਂਗੀ ਜਿਹੜੇ ਇਹ ਇੱਕ ਕਹਾਣੀ ਦੱਸਣਾ ਚਾਵਾਂਗੀ ਪ੍ਰਾਚੀਨ ਸਮੇ ਵਿੱਚ ਬੱਚਿਆਂ ਦੇ ਮਨੋਰੰ ਮਨੋਰੰਜਨ ਦਾ ਕੰਮ ਪਰਿਵਾਰ ਵਿੱਚ ਈ ਹੁੰਦਾ ਸੀਗਾ ਤੇ ਬਚੇ ਦਾਦਾ ਦਾਦੀ ਤੋਂ ਕਹਾਣੀਆਂ ਸੁਣਦੇ ਸਨ ਤਿਓਹਾਰ ਅਤੇ ਹੋਰ ਮੌਕਿਆਂ ਉੱਤੇ ਪਰਿਵਾਰ ਦੇ ਸਾਰੇ ਮੈਂਬਰ ਇੱਕ ਦੂਜੇ ਦਾ ਮਰ ਮਨੋਰੰਜਨ ਕਰਦੇ ਸਨ l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 internet ਆਦਿ ਦੇ ਹੱਥਾਂ ਵਿਚ ਚਲਾ ਗਿਆ ਹੈ ਲੋਗ ਸਿਨੇਮਾ ਵਿਚ ਜਾ ਕੇ ਫ਼ਿਲਮਾਂ ਦੇਖ ਕੇ ਘੁੰਮ ਫਿਰ ਕੇ ਆਪਣਾ ਮਨੋਰੰਜਨ ਕਰਦੇ ਸਨ ਇਸ ਤਰ੍ਹਾਂ ਪਰਿਵਾਰ ਦੇ ਮਨੋਰੰਜਨ ਦੇ ਕੰਮ ਵਿੱਚ ਪਰਿਵਾ ਪਰਿਵਰਤਨ ਆ ਗਿਆ ਹੈ l ਠੀਕ ਏ ਜੀ ਤੇ ਸਮਾਜਿਕ ਢਾਂਚੇ ਵਿਚ ਪਰਿਵਾਰ ਦਾ ਕੇਂਦਰ ਸਥਾਨ ਹੁਣ ਓਹਦੇ ਬਾਰੇ ਦੱਸਣਾ ਚਾਵਾਂਗੀ ਪਰਿਵਾਰ ਇੱਕ ਸਰਵਵਿਆਪਕ ਸਮੂਹ ਹੈ ਅਤੇ ਇਹ ਹਰੇਕ ਸਮਾਜ ਵਿਚ ਪਾਇਆ ਜਾਂਦਾ ਹੈ। ਠੀਕ ਏ ਜੀ ਇਸਨੂੰ ਸਮਾਜ ਦਾ ਪਹਿਲਾਂ ਸਮੂਹ ਵੀ ਕਿਹਾ ਜਾਂਦਾ ਹੈ ਜਿਸ ਕਾਰਨ ਸਮਾਜ ਦਾ ਪੂਰਾ ਢਾਂਚਾ ਪਰਿਵਾਰ ਉੱਤੇ ਨਿਰਭਰ ਕਰਦਾ ਹੈ ਸਮਾਜ ਵਿਚ ਵੱਖ-ਵੱਖ ਭਾਵਾਂ, ਸੰਭਾਵਾਂ ਵੀ ਪਰਿਵਾਰ ਦੇ ਕਾਰਨ ਹੀ ਬਣੀਆਂ ਹਨ ਅਤੇ ਇਸ ਕਾਰਨ ਹੀ ਪਰਿਵਾਰ ਨੂੰ ਸਮਾਜਿਕ ਸੰਚਰਨਾ ਵਿੱਚ ਕੇਂਦਰੀ ਸਥਾਨ ਪ੍ਰਾਪਤ ਹੈ ਪਰਿਵਾਰ ਦੇ ਸਮਾਜਿਕ ਕੰਮਾਂ ਵਿਚ ਤਬਦੀਲੀ ਲਈ ਪ ਪਹਿਲਾਂ ਪਰਿਵਾਰ ਬੱਚੇ ਉੱਤੇ ਪੂਰਾ ਨਿਯੰਤਰਣ ਰੱਖਦੇ ਸਨ ਤੇ ਬੱਚੇ ਨੂੰ ਪਰਿਵਾਰ ਦੇ ਕਹਿਣ ਤੋਂ ਬਾਹਰ ਨਹੀ ਜਾਂਦਾ ਸੀਗਾ ਪਰ ਹੁਣ ਨਿਯੰਤਰਣ ਦਾ ਕੰਮ ਸਰਕਾਰ, ਪੁਲਿਸ, ਸੈਨਾ, ਅਦਾਲਤ ਦੇ ਕੋਲ ਚਲਾ ਗਿਆ ਹੈ ਪਹਿਲਾਂ ਪਰਿਵਾਰ ਬੱਚਿਆਂ ਦੀ ਦੇਖ-ਭਾਲ ਅਤੇ ਪਾਲਣ ਪੋਸ਼ਣ ਕਰਦਾ ਸੀਗਾ ਪਰ ਹੁਣ ਬੱਚੇ ਪਰਿਵਾਰ ਵਿੱਚ ਨਹੀ ਬਲਕੀ ਕ੍ਰੈਚਾਂ ਵਿੱਚ ਪਲਦੇ ਹਨ ਹੁਣ ਪਤਨੀ ਆਪਣੇ ਪਤੀ ਦੀ ਦਾਸੀ ਨਹੀ ਬਲਕਿ ਦੋਸਤ ਸਮਝੀ ਜਾਂਦੀ ਹੈ ਜਿਹੜੀ ਉਸ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀ ਹੈ ਇਸ ਤਰਾਂ ਪਰਿਵਾਰ ਦੇ ਸਮਾਜਿਕ ਕੰਮਾਂ ਵਿੱਚ ਤਬਦੀਲੀ ਆ ਗਈ ਹੈ ਪਰਿਵਾਰ ਉਤੇ ਉਤਪਾਦਕ ਇਕਾਈ ਵਾਂਗ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 ਇੰਨਾ ਉਤਪਾਦਕ ਕਰ ਲੈਂਦਾ ਹੈ ਕਿ ਉਹ ਆਪਣੀਆਂ ਜਰੂਰਤਾਂ ਪੂਰੀਆਂ ਕਰ ਸਕੇ। ਕਿਉਕਿ ਪਰਿਵਾਰ ਦੀਆਂ ਜਰੂਰਤਾਂ ਪੂਰੀਆਂ ਕਰਨ ਵਾਸਤੇ ਪੈਸੇ ਦੀ ਲੋੜ ਹੁੰਦੀ ਹੈ ਜੀ ਇਸ ਲਈ ਪਤੀ ਅਤੇ ਪਤਨੀ ਵੱਧ ਤੋਂ ਵੱਧ ਕੰਮ ਕਰਦੇ ਆ ਤਾਂਕਿ ਉਹ ਪੈਸੇ ਕਮਾ ਸਕੇ ਆਪਣੀਆਂ ਜਰੂਰਤਾਂ ਨੂੰ ਪੂਰੀਆਂ ਕਰ ਸਕਣ ਪਰਿਵਾਰ ਪਤੀ ਪਤਨੀ ਅਤੇ ਉਹਨਾਂ ਦੇ ਬੱਚਿਆਂ ਦੀਆਂ ਜਰੂਰਤਾਂ ਦੀ ਪੂਰਤੀ ਲਈ ਕਾਫੀ ਉਤਪਾਦਕ ਕਰ ਲੈਂਦਾ ਹੈ ਇਹ ਪਰਿਵਾਰ ਦਾ ਕੰਮ ਮਹਤਵਪੂਰਣ ਕੰਮ ਹੈ ਪਰਿਵਾਰ ਦੇ ਧਾਰਮਿਕ ਕੰਮਾਂ ਵਿਚ ਧਾਰਮਿਕ ਕੱਮਾਂ ਵਿੱਚ ਪੁਰਾਣੇ ਸਮਿਆਂ ਵਿਚ ਪਰਿਵਾਰ ਦਾ ਇੱਕ ਮੁੱਖ ਕੰਮ ਪਰਿਵਾਰ ਦੇ ਮੈਂਬਰਾਂ ਨੂੰ ਧਾਰਮਿਕ ਸਿੱਖਿਆ ਦੇਣਾ ਹੁੰਦਾ ਸੀਗਾ ਠੀਕ ਏ ਜੀ ਤੇ ਪਰਿਵਾਰ ਵਿੱਚ ਹੀ ਬੱਚੇ ਨੂੰ ਨੈਤਿਕਤਾ ਅਤੇ ਧਾਰਮਿਕਤਾ ਦੇ ਪਾਠ ਪੜ੍ਹਾਏ ਜਾਂਦੇ ਸਨ ਪਰ ਜਿਵੇਂ ਜਿਵੇਂ ਨਵੀਆਂ ਵਿਗਿਆਨਕ ਖੋਜਾਂ ਅਤੇ ਤਾਂ ਕਾਂਡਾਂ ਸਾਹਮਣੇ ਆਈਆਂ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 ਪਹਿਲਾਂ ਲੋਕ ਧਾਰਮਿਕ ਕੰਮ ਲਈ ਕਾਫੀ ਸਮਾਂ ਕੱਢ ਕੇ ਅਹ ਅਮ ਵੈਸੀ ਮਹਤ ਅਹ ਕੀ ਕਹਿੰਦੇ ਆ ਧਾਰਮਿਕ ਲਈ ਕਈ ਕਈ ਦਿਨ ਚਲਦੇ ਸਨ ਪਰ ਅੱਜ ਕਲ ਲੋਕਾਂ ਕੋਲ ਧਾਰਮਿਕ ਕੰਮਾਂ ਅਤੇ ਸੰਸਕਾਰਾਂ ਲਈ ਸਮਾਂ ਨਈ ਹੈ ਧਾਰਮਿਕ ਕੰਮਾਂ ਦੀ ਥਾਂ ਹੁਣ ਹੋਣ ਲੱਗ ਪਏ ਹਨ ਹਰ ਕੋਈ ਉਤਸਵਾਂ ਉ ਉੱਤੇ ਵੱਧ ਤੋਂ ਵੱਧ ਪੈਸੇ ਖਰਚ ਕਰਨਾ ਚਾਹੁੰਦਾ ਹੈ ਇਸ ਨਾਲ ਪੈਸੇ ਦੀ ਮਹੱਤਤਾ ਤੇ ਧਾਰਮਿਕ ਕ੍ਰਿਆਵਾਂ ਦੀ ਮਹੱਤਤਾ ਘੱਟ ਕੇ ਘੱਟ ਗਈ ਇਸ ਤਰ੍ਹਾਂ ਪਰਿਵਾਰ ਦੇ ਧਾਰਮਿਕ ਕੰਮ ਵੀ ਹੁਣ ਪਹਿਲਾਂ ਨਾਲੋਂ ਘੱਟ ਗਏ ਹੋਏ ਹਨ ਇਕਾਈ ਅਤੇ ਸੰਯੁਕਤ ਪਰਿਵਾਰ ਵਿੱਚ ਅਹ ਰਹਿ ਕੇ ਵਿਅਕਤੀ ਦੇ ਵਿਅਕਤਿਤਵ ਦਾ ਵਿਕਾਸ ਨਹੀ ਹੋ ਸਕਦਾ ਇਸ ਦਾ ਵੱਡਾ ਕਾਰਨ ਇਹ ਹੈ ਕਿ ਉਹ ਆਪਣੀਆਂ ਯੋਗਤਾ ਇਸਤੇਮਾਲ ਨਹੀਂ ਕਰ ਸਕਦਾ, ਉਹ ਕੋਈ ਕੰਮ ਨਹੀਂ ਕਰ ਸਕਦਾ, ਇੱਛਾ ਮੁਤਾਬਕ ਨਾ ਕਰਕੇ ਦੂਜਿਆਂ ਦੀ ਇੱਛਾ ਦੇ ਅਨੁਸਾਰ ਕਰਦਾ ਹੈ ਉਸ ਨੂੰ ਕਿਸੇ ਤਰਾਂ ਦੀ ਅਜਾਦੀ ਨਹੀ ਹੁੰਦੀ ਏ ਇੱਕੋ ਪੱਕ ਇ ਇੱਕੋ ਹੁਣ ਕੋਈ ਵੀ ਕੰਮ ਆਪਣੀ ਇੱਛਾ ਨਾਲ ਨਹੀ ਕਰ ਸਕਦਾ ਉਸਨੂੰ ਕਿਸੇ ਤਰਾਂ ਦੀ ਕੋਈ ਅਜਾਦੀ ਨਹੀਂ ਹੈ ਇਥੋਂ ਤੱਕ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਖੁੱਲ ਕੇ ਵੀ ਨਹੀ ਬੈਠ ਸਕਦਾ ਇਸੇ ਕਰਕੇ ਉਸਨੂੰ ਆਤਮਵਿਸ਼ਵਾਸ ਦੀ ਕਮੀ ਹੁੰਦੀ ਜਾ ਰਹੀ ਹੈ ਜੀ ਉਹ ਚਾਹੁੰਦੇ ਹਨ ਹੋਏ ਵੀ ਕੋਈ ਕੰਮ ਨਹੀਂ ਕਰ ਸਕਦਾ ਜਿਹੜਾ ਉਸਨੂੰ ਤਾਂ ਪਸੰਦ ਹੈ ਪਰ ਬੁਜ਼ੁਰਗਾਂ ਨੂੰ ਪਸੰਦ ਨਾ ਹੋਵੇ ਇਸ ਤਰਾਂ ਉਸਨੂੰ ਆਪਣੇ ਵਿਅਕਤਿਤਵ ਦਾ ਵਿਕਾਸ ਕਰਨ ਦਾ ਮੌਕਾ ਨਹੀਂ ਮਿਲਦਾ, ਸਾਂਝੇ ਪਰਿਵਾਰ ਵਿਚ ਰਹਿ ਕੇ ਬੰਧਿਸਾਂ ਮਿਲਦੀਆਂ ਹਨ ਆਮ ਤੌਰ ਉੱਤੇ ਸਾਂਝਾਂ ਪਰਿਵਾਰ ਆਪਣੇ ਮੈਬਰਾਂ ਉੱਤੇ ਕੁੱਝ ਬੰਧਿਸਾਂ ਰੱਖਦਾ ਹੈ ਮੈਂਬਰ ਆਪਣੀ ਮਰਜੀ ਨਾਲ ਕੁਛ ਨਹੀ ਕਰ ਸਕਦਾ ਉਹਨਾਂ ਨੂੰ ਕੋਈ ਕੰਮ ਕਰਨ ਵਾਸਤੇ ਆਪਣੇ ਵੱਡਿਆਂ ਤੋਂ ਆਗਿਆ ਲੈਣੀ ਪੈਂਦੀ ਹੈ ਤੇ ਜ਼ਿਆਦਾਤਰ ਮੌਕਿਆਂ ਉੱਤੇ ਉਹਨਾਂ ਨੂੰ ਆਗਿਆ ਨਹੀਂ ਮਿਲਦੀ ਨੌਜਵਾਨ ਨੂੰ ਆਪਣੀ ਮਰਜੀ ਨਾਲ ਪੈਸਾ ਚੁਣਨ ਦੀ ਕੋਈ ਆਗਿਆ ਨਹੀ ਹੁੰਦੀ ਏ ਔਰਤਾਂ ਨੂੰ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਜਾ ਕੇ ਨੌਕਰੀ ਕਰਨ ਜਾਂ ਹੋਰ ਕੰਮ ਕਰਨ ਦੀ ਆਗਿਆ ਨਹੀਂ ਹੁੰਦੀ ਹੈ, ਉਹਨਾਂ ਨੂੰ ਸਾਰੀ ਉਮਰ ਮਰਦਾਂ ਦੇ ਨਿਯੰਤਰਣ ਵਿਚ ਰਹਿਣਾ ਪੈਂਦਾ ਹੈ ਇਸ ਤਰਾਂ ਮੈਂਬਰ ਆਪਣੀ ਸਖ਼ਸੀਅਤ ਦਾ ਵਿਕਾਸ ਵੀ ਨੀ ਕਰ ਸਕਦੇ ਪਰਿਵਾਰ ਵਿਚ ਕੰਮ ਦੀ ਵੰਡ ਵੀ ਹੁੰਦੀ ਏ ਸੰਯੁਕਤ ਪਰਿਵਾਰ ਦੇ ਵਿਚ ਮੈਂਬਰਾਂ ਦੇ ਕੰਮ ਆਪਸ ਵਿਚ ਵੰਡੇ ਹੁੰਦੇ ਹਨ ਇਸ ਇਸ ਕਰਕੇ ਅਸੀਂ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 ਉੱਤੇ ਹੁੰਦਾ ਹੈ ਤੇ ਫਿਰ ਉਸ ਦੀ ਪਤਨੀ ਦਾ ਵਿਧਵਾ ਦੀ ਸਥਿਤੀ ਬਹੁਤ ਨੀਵੀਂ ਹੁੰਦੀ ਹੈ ਹਰ ਮੈਂਬਰ ਦੀ ਸਥਿਤੀ ਵੱਖ-ਵੱਖ ਹੁੰਦੀ ਹੈ ਤੇ ਉਸ ਨੂੰ ਆਪਣੀ ਸਥਿਤੀ ਮੁਕ ਮੁਤਾਬਕ ਆਪਣੀ ਭੂਮਿਕਾ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 ਹੀ ਪ੍ਰਾਪਤ ਹੁੰਦਾ ਹੈ। ਪਰਿਵਾਰ ਉਸਨੂੰ ਸਮੂਹ ਨੂੰ ਕਿਹਾ ਜਾਂਦਾ ਹੈ ਜੋ ਕੰਮ ਸੰਬੰਧਾਂ ਦੇ ਅਧਾਰ ਤੇ ਇਹਨਾਂ ਛੋਟਾ ਤੇ ਸਥਾਈ ਹੁੰਦਾ ਹੈ ਕਿ ਜਿਸ ਵਿਚ ਬੱਚੇ ਦੀ ਉਤਪੱਤੀ ਤੇ ਉਸ ਦਾ ਪਾਲਣ ਪੋਸ਼ਣ ਹੋ ਸਕੇ ਸੰਯੁਕਤ ਪਰਿਵਾਰ ਉਹਨੂੰ ਕਹਿੰਦੇ ਹਨ ਜਿਹੜਾ ਕਿ ਪਰਿਵਾਰ ਜਿਸ ਵਿੱਚ ਜੋ ਜ਼ਿਆਦਾ ਪੀੜੀਆਂ ਤੋਂ ਲੋਕ ਇੱਕ ਹੀ ਜਗ੍ਹਾ ਤੇ ਰਹਿੰਦੇ ਹਨ ਅਤੇ ਇੱਕ ਹੀ ਜਗ੍ਹਾ ਖਾਣਾ ਪੀਣਾ ਹੋ ਹੋ ਉਸ ਨੂੰ ਸੰਯੁਕਤ ਪਰਿਵਾਰ ਕਿਹਾ ਜਾਂਦਾ ਹੈ, ਉਹ ਪਰਿਵਾਰ ਜਿਸ ਵਿਚ ਸਾਰੇ ਅਧਿਕਾਰ ਪਿਤਾ ਦੇ ਹੱਥ ਵਿਚ ਹੋਣ ਪਰਿਵਾਰ ਪਿਤਾ ਦੇ ਨਾਮ ਤੇ ਚਲਦਾ ਹੋਵੇ ਅਤੇ ਪਰਿਵਾਰ ਉੱਤੇ ਉੱਪਰ ਪਿਤਾ ਦਾ ਪੂਰਾ ਨਿਯੰਤਰਣ ਹੋਵੇ ਉਸਨੂੰ ਪਿਤ੍ਰ ਪਰਿਵਾਰ ਕਿਹਾ ਜਾਂਦਾ ਹੈ ਉਹ ਪਰਿਵਾਰ ਜਿੱਥੇ ਸਾਰੇ ਅਧਿਕਾਰ ਮਾਤਾ ਦੇ ਹੱਥ ਵਿਚ ਹੋਣ ਅਤੇ ਪਰਿਵਾਰ ਮਾਤਾ ਦੇ ਨਾਮ ਉੱਤੇ ਚਲਦਾ ਹੋਵੇ ਅਤੇ ਪਰਿਵਾਰ ਉਪਰ ਮਾਤਾ ਦਾ ਨਿਯੰਤਰਣ ਹੋਵੇ, ਉਸ ਨੂੰ ਮਾਤ੍ਰਿਕ ਪਰਿਵਾਰ ਕਿਹਾ ਜਾਂਦਾ ਹੈ। ਤੇ ਕੀ ਕਹਿੰਦੇ ਏ ਤੁਹਾਡੇ ਇਹ ਪਹਿਲਾਂ ਪਰਿਵਾਰ ਦਾ ਸਭ ਤੋਂ ਮਹੱਤਵਪੂਰਨ ਕੰਮ ਹੈ ਕਿ ਪ ਪਰਿਵਾਰ ਅਹ ਹੀ ਆਪਣੇ ਮੈਂਬਰਾਂ ਲਈ ਭੋਜਨ ਦਾ ਪ੍ਰਬੰਧ ਕਰਦਾ ਹੈ ਅਤੇ ਉਹਨਾਂ ਦੇ ਲਈ ਜੀਵਨ ਜੀਣਾ ਆਸਾਨ ਬਣਾਉਂਦਾ ਹੈ

ਪਰਿਵਾਰ ਪਹਿਲੀ ਸੰਸਥਾ ਹੈ ਜਿੱਥੇ ਇੱਕ ਬੱਚਾ ਸਮਾਜਿਕ ਵਿਵਹਾਰਿਕ ਦੀ ਪਹਿਲੀ ਸਿੱਖਿਆ ਪ੍ਰਾਪਤ ਕਰਦਾ ਹੈ ਪਰਿਵਾਰ ਬੱਚੇ ਨੂੰ ਦੱਸਦਾ ਹੈ ਕਿ ਸਮਾਜ ਵਿਚ ਇਹ ਕਿਸ ਤਰਾਂ ਰਹਿਣਾ ਹੈ ਅਤੇ ਕਿਸ ਤਰਾਂ ਉਸ ਨੂੰ ਪ੍ਰਭਾਵ ਪਾਉਂਦਾ ਹੈ ਲੋਕ ਪੱਛਮੀ ਪ੍ਰਭਾਵ ਦੇ ਅਧੀਨ ਆ ਕੇ ਪੱਛਮੀ ਸੰਸਕ੍ਰਿਤੀ ਨੂੰ ਅਪਣਾ ਰਹੇ ਹਨ ਕਿਸੇ ਕਾਰਨ ਉਹ ਆਪਣੇ ਸਾਂਝਾਂ ਪਰਿਵਾਰ ਨੂੰ ਛੱਡ ਕੇ ਆਪਣੇ ਕੇਂਦਰੀ ਪਰਿ ਪਰਿਵਾਰ ਬਸਾ ਰਹੇ ਹਨ ਪਰਿਵਾਰ ਆਪਣੇ ਆਪ ਵਿਚ ਤੰਤਰ ਇਕਾਈ ਹੈ ਕਿਉਕਿ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 ਵਿਚ ਆ ਸਕਦਾ ਹੈ ਅਤੇ ਹਰ ਕੋਈ ਸਮਾਜ ਵਿਚ ਹੀ ਰਹਿਣਾ ਪਸੰਦ ਕਰਦਾ ਹੈ ਬੱਚਿਆਂ ਦਾ ਪਾਲਣ ਪੋਸ਼ਣ ਪਰਿਵਾਰ ਦਾ ਇੱਕ ਮਹੱਤਵਪੂਰਨ ਕੰਮ ਹੈ ਕਿਉਂਕਿ ਪਰਿਵਾਰ ਹੀ ਬੱਚਿਆਂ ਦੀਆਂ ਸਾਰੀਆਂ ਜਰੂਰਤਾਂ ਦੀ ਪੂਰਤੀ ਕਰਦਾ ਹੈ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

ਸਤਿ ਸ੍ਰੀ ਅਕਾਲ ma'am ਹੋਰ ਟੈੱਕ ਹੋ

ਹਾਂਜੀ ma'am ਮਧੂ ma'am ਤੁਸੀਂ ਕੇਡੇ school ਤੋਹ ਬੋਲ ਰਹੇ।

ਅਹ got girls senior secondary school ਮਲੋਰਤੋਂ

ਸ਼ਬਨਮ ਠੀਕ ਹੈ ma'am ਅੱਛਾ ma'am ਤੁਸੀਂ field visit ਦੇ regarding ਜੇੜੀ ਅਪਣੀ ਆ grants ਆਇਆਂ ਸੀ use ਕਰਲੀ ਆਂ ਸਾਰੀਆਂ ਅਹ ਹਾਂਜੀ ma'am ਉਹ ਹੋਗੀਆਂ। ਨਹੀਂ ਅਪਣੀ ਜੇੜੀ field visit ਆਇਆਂ ਆ ਏ ਦੋ installments ਆਇਆਂ ਨਾਂ ਹਾਂਜੀ ma'am two ਆਇਆਂ two visit ਹੋਇਆਂ ਹਾਂਜੀ ਜੇਨ ਸੇ ਪੈਲੇ ਛਯਾਲਿਹਜਾਰ ਆਯਾ ਤੇ ਓਦੇ ਵਿੱਚ ਤੁਸੀਂ ਦੋ visit ਕਾਰੀਆਂ ਕੀ ਇੱਕ visit ਕਰਾਈ ਹੈ। ਆ madam ਇੱਕ december Jan ਦੀ ਕਰਵਾਈਆਂ november december ਦੀ ਕਰਵਾਈਏ ਇਕ january february ਵਾਲੀ ਕਰਵਾਈਏ ਦੋ ਕਰਵਾਇਆ ma'am visit ਹਾਂਜੀ actually ਨਾ ਸਾਡੇ ਐਥੈ district ਚ confirm ਤੇ ਨਹੀਂ ਹੋਰਿਆਂ ਸੀ ਤੇ ਆਪਾ ਨੂੰ ਛਯਾਲਿਹਜਾਰ ਪਹਿਲੇ ਆਯਾ ਉਹ ਤੇ health care ਤੇ beauty awareness ਦਾ ਆਗਿਆ ਠੀਕ ਆ ਉਹ ਤੇਇਹਜਾਰ ਵਿਚ ਮੈਂ ਦੋ visit ਕਾਰਵਾਲੀਆਂ ਇਕ december ਚਹ ਕਰਵਾਲੀ ਇਕ Jan ਚਹ ਕਰਵਾਲੀ ਤੇ ਓਸਥੋ ਬਾਧ ਜੇੜਾ ਛਯਾਲੀ ਹੁਣ ਫੇਰ ਆਯਾ ਆਪਣਾਂ ਉਦੇ ਚ clear ਕਰਨਾ ਸੀ ਭੀ ਉਦੇ ਵਿੱਚ ਹੁਣ ਆਪਾ ਆਪਣੇ ਜੇਨਝ ਆਪਣੀ lab ਵਗੈਰਾ ਦੇ ਸਮਾਨ ਲੈ ਸੱਕਦੇ ਕਿ ਕਰਨਾ ਉਦੇ ਵਿੱਚ। ਹਾਂਜੀ ਉਹ ਸਾਡੇ principal sir ਨਾਲ ਵੀ ਗੱਲ ਹੋਇ ਸੀ sir ਕਹਰੈ ਸੀ ਸਮਾਨ ਲੈ ਸਕਦੇ ਨਹੀਂ ਤਾ lab ਦਾ ਕਾਂਮ ਅਪਣਾ ਕੋਈ pending ਹੈ ਯਾ ਕੋਈ ਚੀਜ ਆਪਣੀ ਖਰਾਬ ਹੈ lab ਦੀ ਉਹ ਆਪਾਂ ਠੀਕ ਕਰਵਾ ਸਕਦੇ ਹਾਂ ਯਾ lab ਦਾ ਕੋਈ ਵੀ pending ਕਮ ਰੇਂਦਾ ਆਪਾ ਉਹ ਵੀ ਕਰਵਾਂ ਸਕਦੇ ਹੈ

ਅਹ ma'am actually ਨਾਂ ਇਹ ਮੱਤਲਬ ਸਾਡੇ principal ਨੇ ਕਰਵਾਇਆ ਜਿਵੇ ਕਿ branch use principal sir ਨੇ ਹੀ ਸਾਂਨੂੰ ਕਾਰਵਾਈਆਂ

ਮੇਰੀ new joining ਹੌਣ ਕਰਕੇ ਜਿਵੇਂ ਮੈਹ ਵੀ health care ਵਾਲੀ madam ਨਾਲ ਵੀ ਜਿਵੇ ਰਲ ਮਿਲਕੇ ਕਾਂਮ ਕਰੇ ਹਾ ਸੀ

ਜੇੜਾ pending ਪੈਸਾ ਉਹ sir ਕਹਿ ਰਹੇ ਸੀਗੇ ਆਪਾ lab ਦੇ ਵਿਚ ਕਰਲਾਵਾਂਗੇ setting ਥੋੜੇ

ਹਾਂਜੀ visit ਦੋ complete ਹੋਗਾਇਆ ਅਪਣੀਆਂ ਇਕ ਤਾਂ ਬਟਿੰਦਾ ਲੈਕੇ ਗੈਸੀ ਮੈਂ camp ਚ ਜੇਡਾ december ਵਾਲਾ visit ਸੀ ਉਹ ਮੈਂ ਗਿੱਦੜਵਾ ਲੈਕੇ ਗਈ ਸੀ ਨਿਗੜ saloon ਤੇ

ਮੈ ਵੀ ਇਸਲਈ ਇੰਜ ਹੀ ਕੀਤਾ ਨਾ ਸਾਨੂ ਜਿਦੋ ਸਾੜੀ grants ਪਾਇਆ ਨੇ ਤੇ ਸਾੜੇ ਜੇੜੇ ਇਥੇ ਤਰਨਤਾਰਨ district ਦੇ coordinator ਨੇ ਜੇੜੇ vocational ਦੇ ਨੇ company ਦੇ ਨਈ ਜੇੜੇ district coordinators ਹੁੰਦੇ ਨੇ ਤੁਆਡੇ ਵੀ ਹੋਣਗੇ ਹਾਂਜੀ ਓਨਾ ਨੇ ਸਾਨੂ ਜਿਦੋ ਪਹਿਲੀ grant ਪਾਈ ਤੇ ਓਨਾ ਨੇ ਸਾਨੂ ਕਿਆ ਭੀ ਛਿਆਲੀ ਹਜਾਰ ਦੇ ਵਿਚ ਤੁਸੀ ਯਾਨੀ health care ਦੀ ਵੀ ਦੋ ਕਰਾਨੀ ਹਾ ਤੇ beauty and balance ਦੀਆ ਵੀ ਦੋ ਕਰਨੀਆਂ ਨੇ ਯਾਨੀ ਇਦੇ ਵਿਚ ਦੋਨੋ ਪੂਰਿਆ ਕਰਨੀਆਂ ਨੇ ਆਪਾ ਫਿਰ ਉਦੇ according ਹਾਂ ਫਿਰ ਆਪਾ ਕਿ ਕੀਤਾ ਓਦੇ according ਹੀ divide ਕਰਕੇ ਪੈਸੇ ਤੇ ਇਕ ਦਿਸੰਬਰ ਚ visit ਕਰਾ ਲੀ ਇਕ ਜਨਵਰੀ ਚ ਕਰਾ ਲੀ ਤੇ ਹਾਂਜੀ ਹੁਣ ਉਸ ਤੋ ਬਾਅਦ ਇਨਾ ਨੇ ਕਿ ਕੀਤਾ ਭੀ ਛਿਆਲੀ ਹਜਾਰ ਫਿਰ ਪਾਤਾ

ਇਕ ਪਿੱਛੇ ਕਰਾਣੀ ਸੀ ਇਕ ਹੁਣ ਕਰਾਣੀ ਸੀ

ਹਾਂ ਹੁਣ ਸਾਨੂ ਏ clear ਨਈ ਹੋ ਰਿਆ ਸੀ ਭੀ visit ਆਪਾ complete ਕਰ ਚੁਕੇ ਹਾਂ ਭੀ ਹੁਣ ਤੀਜੀ visit ਕਰਾਈਏ ਯਾ lab ਦਾ ਸਮਾਨ ਲੈ ਲਈਏ

ਬਾਕੀ ਏ ਤੇ ਹੇਗਾ ਚਲੋ visits ਨਾਲ ਬੱਚਿਆਂ ਨੂ ਬੜਾ ਕੁਛ ਸਿੱਖਣ ਨੂ ਮਿਲਦਾ ਹੈ ਬਾਰ

ਨਾਲੇ ਏਹੋ

ਕਿ benefit ਹੋਇਆ ਬੱਚਿਆਂ ਨੂ ਇਨ case ਤੁਸੀ visit ਤੇ ਲੈ ਕੇ ਗਏ ਬੱਚੇ ਦਸਦੇ ਹੋਣਗੇ ਕਿ benefit ਰਿਆ ਬੱਚਿਆਂ ਨੂ ਹਾਂ ਬੱਚੇ actually ਮੈਂ ਓਹੀ ਦਸ ਰਹੀ ਹਾਂ ਨਾ ਕਿ ਭੀ ਕਈ ਵਾਰੀ ਕਿ ਹੁੰਦਾ ਵਾ ਆਪਣੇ ਕੋਲ advance machine ਕਈ ਨਈ ਹੈਗੀਆਂ school ਤੇ ਅਪਣਾ ਤੇ ਅਪਣੇ syllabus ਦੇ according ਜਿਨੀ ਕੁ ਹੈਗੀਆਂ ਨੇ ਓਥੇ ਓਨਾ ਨੂ ਮੈਂ demo ਵੀ ਉਹ ਕਰਵਾਏ ਜੇੜੇ ਬੀ ਅਪਣੇ ਏਥੇ ਹੈ ਹੀ ਨਈ lab ਚ

ਨੀ ਇਦਾ ਦੀਆ machine advance ਜੇੜੀਆਂ ਹੁੰਦੀਆਂ ਨਈ ਹੈਗੀਆਂ ਓ ਆਪਾ demo ਕਰਵਾ ਲੈਨੇ ਹਾਂ ਹਾਂਜੀ ਹਾਂਜੀ ਹੁਣ rebounding ਤੇ ਆਪਾ ਕਹੀਏ ਪੂਰਾ ਦਿਨ ਲਗਦਾ ਤੇ ਅਪਣੇ ਨਾਲੇ syllabus ਚ ਵੀ ਨੀ ਹੈਗਾ advance ਇਨਾ

ਮੇਰੀ ਚਲੋ ਵਾਹ ਵਾਹ ਹੈਗਾ ਓਨਾ ਨਾਲ touch up ਜੀਆ ਫਿਰ ਓਨਾ ਨੇ ਕਿ ਕੀਤਾ ਭੀ rebounding ਦਾ demo ਦੇ ਤਾ ਸੀ

ਨਵੀ technique ਨਵੀ ਚੀਜ਼ ਸਿੱਖਣ ਨੂ ਮਿਲਦੀ ਹੈ ਬੱਚਿਆਂ ਨੂ

ਤੇ ਬਾਕੀ ਚਲੋ ਫਾਇਦਾ ਤਾ ਹੈਗਾ ਹੀ ਹੈ saloon ਵਾਲਿਆਂ ਨੂ ਵੀ

motivate ਕਰ ਲੈਂਦੇ ਬੱਚਿਆਂ ਨੂ ਓਨਾ ਨੂ basically ਏ ਹੁੰਦਾ ਬੀ ਬੱਚੇ ਜਿੰਨੇ ਖਿਚੇ ਜਾਣ ਖਿਚ ਲਈਏ ਬੀ ਬੱਚਾ ਬਾਅਦ ਚ ਅਕੈਡਮੀ ਚ ਆਜੇ